ਸਮਾਜ ਵਿਗਿਆਨਕ ਸਿਰਫ਼ ਕਿਸੇ ਸਮੱਸਿਆ ਬਾਰੇ ਪਤਾ ਲਗਾਉਣ ਦਾ ਯਤਨ ਹੀ ਨਹੀਂ ਕਰਦਾ ਬਲਕਿ ਸਮੱਸਿਆ ਦੇ ਕਾਰਨਾਂ ਤੇ

ਅਧਿਐਨ ਕਰ ਰਿਹਾ ਹੈ ਤਾਂ ਇਹ ਨਾ ਸਿਰਫ਼ ਉਸ ਸਮਾਜਿਕ ਦੇ ਪੈਦਾ ਹੋਣ ਦਾ ਕਾਰਨ ਹੈ,

ਆਧਾਰ ਉੱਤੇ ਅਸੀਂ ਸਮਾਜਿਕ ਵਿਗਿਆਨ ਨੂੰ ਸਮਾਜਿਕ ਵਿਗਿਆਨ ਨੂੰ ਮੰਨਿਆ ਜਾਂਦਾ, ਮੰਨਿਆ ਜਾ ਸਕਦੇ ਹਾਂ, ਸਮਾਜਿਕ ਵਿਗਿਆਨ ਕੀ ਹੈ ਸਮਾਜਿਕ ਵਿਗਿਆਨ ਸਮਾਜਿਕ ਤੱਥ ਨੂੰ ਉਸ ਉੱਤੇ ਪੇਸ਼ ਕਰਦਾ ਹੈ ਜਿਸ ਰੂਪ ਵਿਚ ਉਸਨੇ ਵੇਖਿਆ ਹੈ ਉਹ ਤੱਥ ਦਾ ਨਿਰਪੱਖਤਾ ਨਾਲ ਅਧਿਐਨ ਕਰਦਾ ਹੈ ਤੇ ਕਿਸੇ ਵੀ ਨੂੰ ਤਰਕ ਤੇ ਬਰਾਬਰ ਨਹੀਂ ਕਰ ਸਕਦਾ, ਉਸ ਵਿਸ਼ੇ ਨੂੰ

ਦੇ ਨਹੀਂ ਮੰਨਦਾ, ਉਹ ਸਿਰਫ਼ ਅਸਲੀ ਸਚਾਈ ਨੂੰ ਦੱਸਦਾ ਹੈ, ਸਮਾਜ ਵਿਗਿਆਨ ਸਿਰਫ਼ ਸਮਾਜਿਕ ਪ੍ਰਕ੍ਰਿਆਵਾਂ ਅਤੇ ਘਟਨਾਵਾਂ ਨੂੰ ਬਿਨਾਂ ਕਿਸੇ ਪ੍ਰਭਾਵ ਦੇ ਅਧਿਐਨ ਉਸਦੇ ਵਰਣਨ ਕਰਦਾ ਹੈ, ਇਸ ਤਰ੍ਹਾਂ ਸਮਾਜ ਵਿਗਆਨਕ ਨੂੰ ਇਕ ਵਿਗਿਆਨ ਵੀ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਵਿਚ ਸਮਾਜਿਕ ਘਟਨਾਵਾਂ ਨੂੰ ਪ੍ਰਭਾਵ ਦੇ ਆਧਾਰ ਉੱਤੇ ਨਹੀਂ ਬਲਕਿ ਤੱਥਾਂ ਦੇ ਆਧਾਰ ਉੱਤੇ ਅਧਿਐਨ ਕੀਤਾ ਜਾ ਸਕਦਾ ਹੈ। ਇਸੇ ਕਰਕੇ ਸਮਾਜ ਵਿਗਿਆਨ ਨੂੰ ਇਕ ਵਿਗਿਆਨਕ ਮੰਨਿਆ ਜਾ ਸਕਦਾ ਹੈ, ਸਮਾਜ ਵਿਗਿਆਨਕ ਵਿੱਚ ਬਿਨਾਂ

ਰੂਪ ਨਾਲ ਨਿਰਪੱਖ ਤਰੀਕੇ ਨਾਲ ਅਧਿਐਨ ਕਰਦਾ ਹੈ ਚਾਹੇ ਸਾਧਾਰਨ ਮਨੁੱਖ ਆਪਣੀ ਪ੍ਰਕਿਰਤੀ ਨੂੰ ਅਨੁਸਾਰ ਪ~ ਪੱਖਪੂਰਤੀ ਹੋ ਸਕਦੀ ਹੈ ਉਸਦੇ ਬਿਨਾਂ ਭਾਵਨਾਵਾਂ ਉਸਦੀਆਂ ਪ੍ਰੀਖਿਆਵਾਂ ਹੋ ਸਕਦੀਆਂ ਹਨ, ਪਰ ਇਕ ਸਹੀ ਸਮਾਜ ਵਿਗਿਆਨਿਕ ਆਪਣੀਆਂ ਭਾਵਨਾਵਾਂ ਨੂੰ ਆਪਣੇ ਅਧਿਐਨ ਵਿਚ ਨਹੀਂ ਆਉਣ ਦਿੰਦਾ ਅਤੇ ਹਨੇਰੀ ਚੀਜ਼ ਦਾ ਨਿਰਪੱਖ ਨਾਲ ਨਿਰੀਖਣ ਰੱਖਦਾ ਹੈ, ਸਮਾਜ ਵਿਗਿਆਨ ਦੁਆਰਾ ਕੀਤੀਆਂ ਅਧਿਐਨ ਨਿਰਪੱਖਤਾ ਵਾਲਾ ਹੁੰਦਾ ਹੈ ਕਿਉਂਕਿ ਸਮਾਜ ਵਿਗਿਆਨੀ ਤੱਥਾਂ ਦੇ ਸਮੇਂ ਵਿਗਿਆਨਿਕ ਵਿਧੀ ਦਾ ਪ੍ਰਯੋਗ ਕਰਦਾ ਹੈ, ਜੇਕਰ ਉਹ ਅਧਿਐਨ ਸਮੇਂ ਨਿਰਪੱਖ ਨਾ ਹੋਵੇ ਤਾਂ ਸਮੱਸਿਆਵਾਂ ਦਾ ਹੱਲ ਨਹੀਂ ਲੱਭਿਆ ਜਾ ਸਕਦਾ, ਇਸ ਤਰ੍ਹਾਂ ਸਮਾਜ ਵਿਗਆਨਕ ਬਿਨਾਂ ਕਿਸੇ ਪੱਖਪਾਤ ਦੇ ਨਿਰੀਖਣ ਕਰਦਾ ਹੈ ਇਸੇ ਆਧਾਰ ਉੱਤੇ ਸਮਾਜਿਕ ਵਿਗਿਆਨ ਨੂੰ ਇਕ ਵਿਗਿਆਨਕ ਮੰਨਿਆ ਜਾ ਸਕਦਾ ਹੈ, ਸਮਾਜਿਕ ਵਿਗਿਆਨ ਵਿੱਚ ਨਿਯਮਾਂ ਜਾਂ ਸਿਖਿਆਵਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਸਮਾਜਿਕ ਵਿਗਿਆਨ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦਾ ਹੈ ਸਮੱਸਿਆਵਾਂ ਵਿਗਆਨਕ ਵਲੋਂ ਬਣਾਏ ਗਏ ਸਿਧਾਂਤ ਸਮਾਜ ਪਰਿਵਰਤੀ ਹੁੰਦੀਆਂ ਹਨ, ਸਮਾਜ ਵਿੱਚ ਪਰਿਵਰਤਨ ਆਉਣ ਦੇ ਕਾਰਨ ਇਨ੍ਹਾਂ ਵਿਚ ਵੀ ਪਰਿਵਰਤਨ ਆਉਣਾ ਹੁੰਦਾ ਹੈ, ਪਰ ਕੁੱਝ ਸਮੱਸਿਆਵਾਂ ਅਜਿਹੀਆਂ ਵੀ ਹਨ ਜੇਕਰ ਸਾਰੇ ਦੇਸ਼ਾਂ, ਸਾਰੇ ਸਮੱਸਿਆ ਵਿਚ ਸਮਾਨ ਰੂਪ ਨਾਲ ਸਿੱਧਾ ਹੁੰਦਾ ਹੈ ਜੇਕਰ ਪਰ ਸਮਾਜ ਵਿਚ ਕੋਈ ਪਰਿਵਰਤਨ ਨਾ ਆਵੇ ਤਾਂ ਇਹ ਸਮੇਂ ਉੱਤੇ ਲਾਗੂ ਹੋ ਸਕਦੇ ਹਨ, ਇਸ ਦੇ ਨਾਲ ਹੀ ਅਸੀਂ ਵੱਖ-ਵੱਖ ਸਮੇਂ ਦੇ ਹਾਲਾਤਾਂ ਦੇ ਅਧਿਐਨ ਲਈ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦੇ, ਕਰ ਸਕਦੇ ਹਾਂ, ਅਸੀਂ ਇਸ ਕਰਕੇ ਸਾਨੂੰ ਸਮਾਜ ਦੀ ਅਸਲੀਅਤ ਦਾ ਵੀ ਪਤਾ ਚੱਲ ਜਾਂਦਾ ਹੈ, ਇਸ ਤਰ੍ਹਾਂ ਅਸੀਂ ਹਰੇਕ ਨੂੰ ਵਿਗਆਨਕ ਕਿਹਾ ਜਾ ਸਕਦਾ ਹੈ, ਸਮਾਜਿਕ ਵਿਗਿਆਨਕ ਭਵਿੱਖਬਾਣੀ ਕਰ ਸਕਦਾ ਹੈ। ਸਮਾਜਿਕ ਵਿਗਿਆਨ ਭਵਿੱਖਵਾਣੀਆਂ ਕਰ ਸਕਦਾ ਹੈ, ਜਦੋਂ ਸਮਾਜ ਵਿਚ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਸਮੱਸਿਆਵਾਂ ਨੂੰ ਵਿਗਿਆਨਕ ਸਿਰਫ਼ ਉਸ ਸਮੱਸਿਆਵਾਂ ਨੂੰ ਨਾਲ ਸੰਬੰਧਿਤ ਤੱਥ ਇਕੱਠੇ ਕਰਦੇ ਹਨ ਬਲਕਿ ਉਨ੍ਹਾਂ ਤੱਥਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਉਸ ਦੇ ਨੀਤੀਆਂ ਬਾਰੇ ਭਵਿੱਖਵਾਣੀਆਂ ਵੀ ਕਰ ਸਕਦੇ ਹਾਂ, ਇਸ ਤਰ੍ਹਾਂ ਸਮਾਜ ਵਿਗਆਨਕ ਇਹ ਦੱਸਦੇ ਹਾਂ ਕਿ ਉਹ ਸਮੱਸਿਆ ਸਮਾਜ ਵਿਚ ਕਿਵੇਂ ਪੈਦਾ ਹੁੰਦੀਆਂ ਹਨ, ਸਮੱਸਿਆ ਦਾ ਸਮਾਜ ਉੱਤੇ ਕੋਈ ਪ੍ਰਭਾਵ ਪਵੇਗਾ ਤੇ ਸਮਾਜ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰੇਗਾ, ਸਮਾ~ ਇਹ ਇਸ ਤਰ੍ਹਾਂ ਜੇਕਰ ਹਾਲਾਤਾਂ ਵਿਚ ਪਰਿਵਰਤਨ ਨਾ ਆਉਣ ਤਾਂ ਉਹ ਭਵਿੱਖਵਾਣੀਆਂ ਸਾਰੇ ਸਮਾਜਾਂ ਵਿਚ ਸਹੀ ਸਿੱਧ ਹੋ ਸਕਦੀਆਂ, ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਵਿੱਖਬਾਣੀਆਂ ਕਰਨ ਦੇ ਕਾਰਨ ਸਮਾਜ ਵਿਗਿਆਨਕ ਇਕ ਵਿਗਿਆਨਿਕ ਹੈ। ਸਮੱਸਿਆਵਾਂ ਵਿਗਿਆਨਕ ਵਿੱਚ ਸਿਧਾਂਤ ਦਾ ਪੂਰਨ ਨਿਰੀਖਣ ਹੋ ਸਕਦਾ ਹੈ। ਸਮਾਜ ਵਿਗਿਆਨਕ ਦੇ ਸਿਧਾਂਤ ਜ਼ਿਆਦਾ ਸਮੇਂ ਲਈ ਸਹੀ ਨਹੀਂ ਰਹਿੰਦੇ ਕਿਉਂਕਿ ਸਮ~ ਸਮਾਜ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ।

ਸਮਾਜ ਵਿਗਆਨਕ ਅਧਿਐਨ ਕਰਦੇ ਹਾਂ ਕਿ ਵਿਗਿਆਨਕ ਵਿਧੀ ਰਚਨਾ ਪ੍ਰਯੋਗ ਵੀ ਕਰ ਸਕਦੇ ਹਾਂ ਇਹ ਕੋਈ ਜ਼ਰੂਰੀ ਨਹੀਂ ਕਿ ਇੱਕ ਸਮਾਜ ਵਿਗਿਆਨਕ ਦੌਰਾਨ ਕੱਢੇ ਨਤੀਜੇ ਸਮਾਜ ਵਿਗਿਆਨਕ ਦੌਰਾਨ ਕੱਢੇ ਨਾ ਮੰਨਿਆ ਜਾਣ। ਉਹ ਬਰ~ ਦੁਬਾਰਾ ਉਹਨਾਂ ਤੱਥਾਂ ਦੇ ਨਿਰੀਖਣ ਕਰ ਸਕਦਾ ਹੈ ਵਿਗਿਆਨਕ ਵੱਧ ਰਹੀਆਂ ਪ੍ਰਯੋਗ ਕਰ ਸਕਦੇ ਹਨ, ਇਸ ਤਰ੍ਹਾਂ ਪੂਰਨ ਰੂਪ ਕਰਕੇ ਸਮਾਜ ਵਿਗਿਆਨਕ ਨੂੰ ਇੱਕ ਵਿਗਿਆਨੀ ਕਹਿ ਸਕਦੇ ਹਾਂ ਸਮਾਜ ਵਿਗਿਆਨ ਕੀ ਹੈ ਦੇ ਆਧਾਰ ਉੱਤੇ ਕੀ ਹੋਵੇਗਾ। ਸਮਾ~ ਸਮਾਜ ਵਿਗਿਆਨਕ ਹਮੇਸ਼ਾ ਕੀ ਹੈ ਦੇ ਆਧਾਰ ਉੱਤੇ ਕੀ ਹੋਵੇਗਾ ਬਾਰੇ ਦੱਸਦੇ ਹਾਂ ਸਮਾਜ ਵਿਗਿਆਨਕ ਪੁਰਾਣੇ ਤੇ ਵਾਤਾਵਰਨ ਸਮੇਂ ਦੀਆਂ ਘਟਨਾਵਾਂ ਦੇ ਆਧਾਰ ਉੱਤੇ ਭਵਿੱਖ ਬਾਰੇ ਦੱਸਣ ਦੀ ਯੋਗਤਾ ਰੱਖਦੇ ਹਾਂ ਕਿਸੇ ਤੱਥ ਜਾਂ ਸਮੱਸਿਆ ਦੇ ਦੀ ਭਵਿੱਖਬਾਣੀ ਵੀ ਕਰ ਸਕਦੇ ਹਾਂ। ਸੰਬੰਧਿਤ ਵਰਤਮਾਨ ਦੇ ਆਧਾਰ ਉੱਤੇ ਭਵਿੱਖ ਦੇ ਸਮਾਜਿਕ ਹਾਲਾਤਾਂ ਬਾਰੇ ਪੂਰਨ ਅਨੁਸਾਰ ਲਗਾਉਂਦੇ ਹਨ ਅਤੇ ਭਵਿੱਖਬਾਣੀ ਕਰਨ ਦੀ ਯੋਗਤਾ ਰੱਖਦੇ ਹਾਂ। ਜਿਸ ਕਰਕੇ ਇਸਨੂੰ ਵਿਗਿਆਨ ਕਿਹਾ ਜਾ ਸਕਦਾ ਹੈ। ਉੱਪਰ ਦਿੱਤੇ ਰਚਨਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਕਿ ਸਮਾਜ ਵਿਗਿਆਨ ਦਾ ਵਾਸਤਵ ਤੱਥਾਂ ਦੇ ਨਾਲ ਹੁੰਦਾ ਹੈ ਨਾ ਕਿ ਵਿਗਿਆਨਕ ਘਟਨਾਵਾਂ ਦੇ ਵਿਸ਼ੇਸਤਾ ਨਾਲ ਇਹ ਸੰਬੰਧਿਤ ਇਹੀ ਹੈ ਸਤਿ ਸ੍ਰੀ ਅਕਾਲ ਜੀ।

ਹਾਂ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੀ ਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ? ਬੱਸ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਹੈ? ਹਾਂ ਜੀ ਹਾਂ ਜੀ ਸਾਰੇ ਵਧੀਆ ਤੇ ਤੁਸੀਂ ਦੱਸੋ ਤੁਹਾਡੀ Family ਕਿਵੇਂ ਹੈ?

ਚਲੋ ਵਧੀਆ ਚਾਹੀਦਾ ਤੇ ਕੀ ਕਰਦੇ ਪਏ ਸੀ? ਕੁਝ ਨਹੀਂ ਬੱਸ ਆਪਣੇ Favourite Singer ਦੇ ਗਾਣੇ ਸੁਣ ਰਹੀ ਸੀ

ਹਾਂ ਜਦੋਂ ਮੈਂ College ਤੋਂ ਵਾਪਿਸ ਆਉਂਦੀ ਪਈ ਸੀ ਨਾ ਮੈਂ ਵੀ ਸੁਣਦੀ ਪਈ ਸਾਂ ਮਤਲਬ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੀ ਪਈ ਹਾਂ ਤੇ ਅੱਛਾ ਹਾਂ ਤ੍ਲਤੇ ਬ ਕਾਫੀ ਵਧੀਆ ਗਾਣੇ ਆ ਤੇ ਮਤਲਬ ਕੁਝ ਮੈਂ ਐਦਾਂ ਜਿੱਦਾਂ ਮਤਲਬ ਤੁਹਾਨੂੰ ਪਤਾ ਹੁਣ ਜਿਹੇ ਉਨ੍ਹਾਂ ਦੀ ਜਿਹੜੀ Death ਹੋਈ ਹੈ ਯਤੇ

ਤੇ ਉਹ ਮੈਂ ਮਤਲਬ ਕਿ ਮੈਂ ਸੁਣੀਆ ਐਦਾਂ ਲੋਕਾਂ ਦੇ ਮੂੰਹੋਂ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਸਮਝ ਕੁਝ ਲੱਗਦੀ ਨਹੀਂ ਹੈ ਕੋਈ ਕਹਿੰਦਾ ਕਿ ਉਹ ਮਤਲਬ ਕਿੱਦਾਂ ਦੇ ਗਾਣੇ ਕੱਢਦਾ ਹੈ ਇਸ ਕਰਕੇ ਓਹਨੂੰ ਮਰਤਾ ਹੈ ਕੋਈ ਕਹਿੰਦਾ ਉਸ ਤੇ ਸਿਆਸੀ ਮਾਮਲਿਆਂ ਦੇ ਕਰਕੇ ਮਰ ਗਿਆ ਮੈਨੂੰ ਤੇ ਸਮਝ ਹੀ ਨਹੀਂ ਆਈ ਮਤਲਬ ਹੈ ਕਿ ਹੈ ਕਿ tragedy ਕੀ ਚੱਲਦੀ ਪਈ ਹੈ? ਓਹੀ ਨਾ ਕਈਆਂ ਕਈ ਸੋਚਦੇ ਹੈਂ ਕੁਝ ਕਈ ਸੋਚਦੇ ਹੈ ਓਹੀ ਆਪਣੀ ਆਪਣੀ ਸੋਚ ਦੇ ਹਿਸਾਬ ਨਾਲ ਸਾਰੇ ਓਹੀ ਸੋਚਦੇ ਹੈ ਜੋ ਸੋਚਦੇ ਹੈ ਜੋ ਆਪਣੇ Mind ਵਿੱਚ ਓਹੀ ਸੋਚਦੇ ਹੈ ਫਿਰ ਓਹੀ ਦੱਸਦੇ ਹੈਂ ਹਾਂ ਇਹ ਤਾਂ ਹੈ ਹੀ ਹੈ ਹੁਣ ਲੋਕਾਂ ਤੇ ਯਕੀਨ ਵੀ ਨਹੀਂ ਕੀਤਾ ਜਾਂਦਾ ਨਾ ਅੱਜ ਕੱਲ ਤੇ ਹੁਣ ਲੋਕੀ ਤਾਂ ਕਿੰਨਾ ਝੂਠ ਬੋਲਦੇ ਹੈ ਅੱਜ ਕੱਲ ਤੇ ਲੋਕੀ ਕਹਿ ਸਕਦੇ ਹੈ ਕਿ ਜਿਹੜੀਅਹ ਜਿੱਦਾਂ ਮਤਲਬ ਸੋਸ਼ਲ ਮੀਡੀਆ ਤੇ ਲੋਕੀ View ਵਧਾਉਣ ਵਾਸਤੇ ਮਤਲਬ ਐਨੀਆਂ ਮਤਲਬ fake ਚੀਜਾਂ ਕਰਦੇ ਹੈ ਬਹੁਤ ਜਿਆਦਾ ਸਿੱਧੂ ਮੂਸੇਵਾਲੇ ਨੂੰ ਤਾਂ ਐਨਾ Use ਕਰਕੇ ਲੋਕੀਂ ਐਨਾ ਪੈਸੇ ਕਮਾਈ ਜਾਂਦੇ ਹੈ ਮਤਲਬ ਲੋਕਾਂ ਨੂੰ ਤਾਂ ਇਹ ਵੀ ਨਹੀਂ ਹੈ ਮਤਲਬ ਉਹ ਅਜੇ Recently ਮਰਿਆ ਹੀ ਹੈ ਤਾਂ ਵੀ ਐਨਾ ਪੈਸੇ ਕਮਾਈ ਜਾਂਦੇ ਹੈ ਓਹਨੂੰ ਮਤਲਬ ਬਹੁਤ ਜਿਆਦਾ Use ਕਰਿ ਜਾਂਦੇ ਹੈ ਓਹਦੀਆਂ ਫੋਟੋਆਂ ਓਹਦੀ Videos ਕਈ ਤਾਂ ਕਹਿੰਦੇ ਹੈ ਕਿ ਸਿੱਧੂ ਮੂਸੇਵਾਲਾ ਮਰਿਆ ਨਹੀਂ ਹੈ ਉਹ ਛੁਪਿਆ ਹੋਇਆ ਓਹਦਾ ਅਹ ਜਿਹੜਾ ਹਮਸ਼ਕਲ ਮਰਿਆ ਕਈ ਕਹਿੰਦੇ ਓਹਦਾ ਹਮਸ਼ਕਲ ਵੀ ਹੈ ਏ ਹੈ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਹੈ ਹਾਂ ਹਾਂ ਮੈਂ ਵੀ ਨਾ ਇੱਕ ਵੇਖਿਆ ਸੀ ਇੰਸਟਾਗ੍ਰਾਮ ਤੇ Reel ਆਈ ਸੀ ਕੋਈ ਤੇ ਓਹਦੇ ਚ ਮੈਂ ਵੇਖਿਆ ਸੀ ਬਿਲਕੁਲ ditto copy ਲੱਗਦਾ ਪਿਆ ਸੀ ਸਿੱਧੂ ਮੂਸੇਵਾਲੇ ਦੀ ਹਾਂ ਉਹ duplicate ਹੈਗਾ ਤਾਂ ਹੈ ਪਤਾ ਕੀ ਕਹਿੰਦੇ ਲੋਕੀਹਾਂ ਕਿ ਜਿਹੜਾ duplicate ਵਾਲਾ ਹੈ ਨਾ ਉਹ ਮਰਿਆ ਤੇ ਜਿਹੜਾ ਅਸਲੀ ਵਾਲਾ ਹੈਗਾ ਉਹ ਨਾ ਕਿਤੇ ਬਾਹਰ ਚਲਾ ਗਿਆ ਆਹ ਐਦਾਂ ਥੋੜਾ ਹੁੰਦਾ ਲੋਕੀ ਤਾਂ ਕੁਝ

ਲੋਕਾਂ ਦਾ ਦਿਮਾਗ ਜਿਹੜਾ ਹੈ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਕੀ ਕੀ ਕੋਈ ਸੋਚਦਾ ਕੀ ਨਹੀਂ ਸੋਚਦਾ ਓਹੀ ਜਿੱਦਾਂ ਦੀ ਜਿਸ ਦੀ ਸੋਚ ਨੀ ਓਹੀ ਬੋਲਦੇ ਆ ਹੋਰ ਕੀ ਸਹੀ ਗੱਲ ਹੈਮੈਂ ਅਹ ਤੇ ਮੈਨੂੰ ਮਤਲਬ ਦੱਸੋਗੇ ਥੋੜਾ ਜਿਹਾ ਉਸ ਦੇ ਬਾਰੇ ਮੈਂ ਚਲੋ ਤੁਹਾਡਾ ਤੇ favourite singer ਹੈ ਤੁਸੀਂ ਤਾਂ ਕਾਫੀ ਉਨ੍ਹਾਂ ਤੇ ਰਿਸਰਚਾਂ ਮਾਰੀਆਂ ਹੀ ਹੋਣੀਆਂ ਹਾਂਜੀ ਹਾਂਜੀ ਮੈਨੂੰ ਪਤਾ ਬੋਲੋ ਅਗਰ ਮੈਨੂੰ knowledge ਹੋਏ ਤਾਂ ਮੈਂ ਦੱਸ ਦਿਆਂਗੀ ਵੈਸੇ ਤਾਂ ਓਹਨੂੰ ਮੈਂ ਪੜ੍ਹਦੀ ਰਹਿੰਦੀ ਹਾਂ ਉਨ੍ਹਾਂ ਬਾਰੇ ਵਧੀਆ ਗੱਲ ਹੈ ਪੜ੍ਹਨਾ ਚਾਹੀਦਾ ਮੈਨੂੰ ਤੇ ਸਿੱਧੂ ਮੂਸੇਵਾਲੇ ਬਾਰੇ ਦਸਊਂਗੀ ਓਹਦਾ ਮਤਲਬ ਕਿ ਪੂਰਾ ਨਾਮ ਕੀ ਸੀ ਤੇ ਅਹ ਨਾਲੇ ਓਹਨੇ ਆਪਣਾ ਉਹ ਸਿਰਫ ਗਾਉਂਦਾ ਸੀ ਕਿ ਲਿਖਦਾ ਵੀ ਸੀ ਅਤੇ ਓਹਨੇ ਮਤਲਬ ਆਪਣੇ career ਦੀ ਸ਼ੁਰੂਆਤ ਜਿਹੜੀ ਸੀ ਉਹ ਕਦੋਂ ਕੀਤੀ ਸੀ ਆਹ ਸਾਰਾ ਕੁਝ ਦੱਸੋਗੇ ਮੈਨੂੰ ਓਹਦੇ ਬਾਰੇ ਹਾਂ ਜੀ ਹਾਂ ਜੀ ਉਹ ਆਪਣੇ ਗਾਣੇ ਖੁਦ ਹੀ ਲਿਖਦੇ ਸੀ

ਐਂ ਨਹੀਂ ਕਿ ਕਿਸੇ ਹੋਰ ਤੋਂ ਲਿਖਵਾਉਂਦੇ ਸੀ ਖੁਦ ਹੀ ਲਿਖਦੇ ਸੀ ਖੁਦ ਹੀ ਗਾਉਂਦੇ ਸੀ ਮੈਂ ਦੱਸ ਦਿੰਨੀ ਹਾਂ

ਜਿਹੜੇ ਸਿੱਧੂ ਮੂਸੇਵਾਲੇ ਹੈਂ ਨਾ ਉਨ੍ਹਾਂ ਦਾ ਪੂਰਾ ਨਾਮ ਸੀਗਾ ਸ਼ੁੱਭਦੀਪ ਸਿੰਘ ਸਿੱਧੂ

ਉੱਨੀ ਸੌ ਤ੍ਰਨਵੇਂ ਚ ਹੋਇਆ ਸੀ

ਤੇ ਇੱਕ ਪੰਜਾਬੀ ਗਾਇਕ ਸੀ ਤੇ ਗੀਤਕਾਰ ਸੀਗੇ ਹਾਂ ਹਾਂ

ਤੇ ਉਨ੍ਹਾਂ ਦੇ ਆਪਣੇ ਸੰਗੀਤ career ਦੀ ਸ਼ੁਰੂਆਤ ਕੀਤੀ ਸੀ ਦੋ ਹਜ਼ਾਰ ਸਤਾਰਾਂ ਦੇ ਵਿੱਚ ਤੇ ਉਨ੍ਹਾਂ ਦਾ ਪਹਿਲਾ ਜਿਹੜਾ ਗੀਤ ਸੀ ਲਾਈਸੇਂਸ ਗਾਇਆ ਸੀ ਸਿੱਧੂ ਦੁਆਰਾ ਜਿਹੜਾ ਹੀ ਲਿਖਿਆ ਇਹ ਵੀ ਸਿੱਧੂ ਨੇ ਲਿਖਿਆ ਸੀਗਾ ਤੇ ਨਿੰਜਾ ਨੇ ਗਿਆ ਸੀ ਲਾਈਸੇਂਸ ਆਏ ਲਿਖਿਆ ਸਿੱਧੂ ਨੇ ਸੀ ਤੇ ਗਿਆ ਨਿੰਜਾ ਨੇ ਜਿਹੜਾ ਨਿੰਜਾ ਸਿੰਗਰ ਨਹੀਂ ਹੈ ਓਹਨੇ

ਉਸ ਤੋਂ ਬਾਅਦ ਅਗਲਾ ਗੀਤ ਆਇਆ ਸੀ ਸੋ ਹਾਈ

ਇਹ ਸਿੱਧੂ ਨੇ ਆਪ ਹੀ ਲਿਖਿਆ ਸੀ ਤੇ ਆਪ ਹੀ ਗਿਆ ਸੀ ਸੋ ਹਾਈ ਜਿਹੜਾ ਗੀਤ ਨਹੀਂ ਹੈ

ਹਾਂ ਜੀ ਇਸ ਗੀਤ ਵਿਚ ਨਾਲ ਨਾ ਸ਼ੁਭਦੀਪ ਨੂੰ ਇੱਕ ਨਵੀਂ ਪਹਿਚਾਣ ਮਿਲੀ ਮਤਲਬ ਐਨਾ ਜਿਆਦਾ famous ਹੋ ਗਿਆ ਨਾ ਲੋਕੀਂ ਓਹਨੂੰ ਪਹਿਚਾਨਣ ਲੱਗ ਗਏ ਸੀ ਫੇਰ ਆਉਣ ਵਾਲੇ ਜਿਹੜਾ ਕੁਝ ਸਮੇਂ ਵਿੱਚ ਉਨ੍ਹਾਂ ਨੇ ਆਪਣੇ ਪੰਜਾਬੀ ਜਗਤ ਵਿੱਚ ਇੱਕ ਵੱਖਰਾ ਹੀ ਨਾਮ ਖੱਟ ਲਿਆ ਤੇ ਐਨੀ ਜਲਦੀ ਮਸ਼ਹੂਰ ਹੋ ਗਏ ਸੀ ਨਾ ਬਾਕੀ singers ਨਾਲੋਂ ਬਹੁਤ ਜਿਆਦਾ ਮਸ਼ਹੂਰ ਹੋ ਗਏ ਸੀ ਲੋਕੀਂ ਜਾਨਣ ਲੱਗ ਗਏ ਸੀ

ਅੱਛਾ ਹਾਂ

ਸਹੀ ਗੱਲ ਉਨ੍ਹਾਂ ਦਾ ਮਤਲਬ ਇਹ ਪਤਾ ਵੀ ਉਨ੍ਹਾਂ ਦਾ ਜਿਹੜਾ ਬਚਪਨ ਜਿਹੜਾ ਸੀ ਮਤਲਬ ਉਹ ਕਿਹੋ ਜਿਹਾ ਸੀ? ਮਤਲਬ ਕਿਹੋ ਜਿਹੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਉਨ੍ਹਾਂ ਦੇ ਜਿੱਦਾਂ ਕਹਿ ਸਕਦੇ ਹੋ ਨਾ ਕਿ ਉਨ੍ਹਾਂ ਦੇ ਪਿਤਾ ਮਾਤਾ ਜਿਹੜੇ ਸੀ ਉਹ ਕੀ ਕਰਦੇ ਸੀ ਉਨ੍ਹਾਂ ਦਾ ਪਿਛੋਕੜ ਕੀ ਸੀ? ਹਾਂ ਜੀ ਇਨ੍ਹਾਂ ਦਾ ਜਿਹੜਾ ਜਨਮ ਹੈਂ ਮੈਂ ਤੁਹਾਨੂੰ ਦੱਸਿਆ ਗਿਆਰਾਂ ਜੂਨ ਨੂੰ ਹੋਇਆ ਉੱਨੀ ਸੌ ਤਰੰਨਵੇਂ ਚ ਪੰਜਾਬ ਦੇ ਜਿਲ੍ਹੇ ਮਾਨਸਾ ਚ ਹੋਇਆ ਸੀ ਤੇ ਇਨ੍ਹਾਂ ਦੇ ਪਿੰਡ ਦਾ ਨਾਮ ਵੀ ਮੂਸਾ ਸੀਗਾ

ਤੇ ਉਹ ਇੱਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਸੀ

ਤੇ ਪਿਤਾ ਪਿਤਾ ਦਾ ਨਾਮ ਬਲਕੌਰ ਦਾਮ ਬਲਕੌਰ ਸਿੰਘ ਫੌਜ ਦੀ ਨੌਕਰੀ ਕਰਦੇ ਸੀ ਇਹਦੇ ਪਿਤਾ

ਤੇ ਜਿਹੜੀ ਸਿੱਧੂ ਨੇ ਸ਼ੁਰੂਆਤੀ ਸਿਖਿਆ ਮਾਨਸਾ ਦੇ ਸਕੂਲ ਤੋਂ ਹੀ ਲਈ ਸੀ

ਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਇੰਜੀਨਰਿੰਗ ਕਾਲਜ ਲੁਧਿਆਣਾ ਵਾਲੇ ਚ ਪੜ੍ਹਾਈ ਕੀਤੀ ਸੀ ਦੋ ਹਜ਼ਾਰ ਸੋਲਾਂਦੇ ਵਿੱਚ graduation ਕਰ ਲਈ ਸੀ ਪੂਰੀ ਫੇਰ ਸਿੱਧੂ ਟੂ ਪੈਕ ਸ਼ਕੂਰ ਤੋਂ ਪ੍ਰਭਾਵਿਤ ਸੀਗੇ ਫਿਰ ਇਨ੍ਹਾਂ ਨੇ ਛੇਵੀਂ ਕਲਾਸ ਵਿਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਤੇ ਲੁਧਿਆਣਾ ਜਿਹੜਾ ਹਰਵਿੰਦਰ ਬਿੱਟੂ ਹੈ ਓਹਦੇ ਤੋਂ ਸੰਗੀਤ ਦੇ ਹੁਨਰ ਸਿੱਖੀ ਫੇਰ ਇਸਤੋਂ ਬਾਅਦ ਸਿੱਖਿਆ ਲਈ ਸਿੱਧੂ ਕਨੇਡਾ ਚਲਾ ਗਿਆ ਫਿਰ ਆਪਣਾ ਪਹਿਲਾ ਗਾਣਾ ਸੀ ਅਹ ਜੀ ਵਗ`ਵੈਗਨ ਜਾਰੀ ਕੀਤਾ ਜੀ ਇਨ੍ਹਾਂ ਨੇ ਹਾਂ ਜੀ ਅੱਛਾ ਜੀ ਤੇ

ਮਤਲਬ ਕਿ ਮੈਨੂੰ ਇਹ ਵੀ ਦੱਸੋ ਹੁਣ ਵੀ ਜਿੱਦਾਂ ਮਨ ਲਾਓ ਉਨ੍ਹਾਂ ਨੇ ਅਪਨਾ career ਜਿਹੜਾ ਸੀ ਓਹਦੀ ਸ਼ੁਰੂਆਤ ਕਿੱਥੋਂ ਕੀਤੀ ਸੀ?

ਹਾਂ ਜੀ ਉਹ ਪੜ੍ਹਾਈ ਕਰਨ ਲਈ ਨਾ ਕਨੇਡਾ ਗਏ ਸੀ

ਤੇ ਉੱਥੇ ਉਨ੍ਹਾਂ ਨੇ ਆਪਣਾ ਪਹਿਲਾ ਗਾਣਾ start ਕੀਤਾ ਸੀ ਜੀ ਵੈਗਨ

ਤੇ career ਦੀ ਅਗਰ ਮੈਂ ਗੱਲ ਕਰਨ graduation ਦੀ ਪੜ੍ਹਾਈ ਕਰਨ ਤੋਂ ਬਾਅਦ ਸ਼ੁੱਭਦੀਪ ਬ੍ਰਾ`ਬ੍ਰਾਮਤੋਂ ਕਨੇਡਾ ਚਲੇ ਗਏ

ਚਲੇ ਆਪਣੇ ਸੰਗੀਤ career ਦੀ ਸ਼ੁਰੂਆਤ ਜੋ ਹੈ ਉਨ੍ਹਾਂ ਨੇ ਕਨੇਡਾ ਵਿੱਚ ਰਹਿੰਦੇ ਹੀ ਕੀਤੀ ਸੀ ਤੇ ਉਸਤੋਂ ਬਾਅਦ ਉਨ੍ਹਾਂ ਨੇ ਦੋ ਹਜ਼ਾਰ ਅਠਾਰਾਂ ਵਿੱਚ ਭਾਰਤ ਵਿੱਚ live ਗਾਣਾ ਸ਼ੁਰੂ ਕੀਤਾ ਫਿਰ ਕਨੇਡਾ ਵਿੱਚ ਵੀ ਸਫਲ live show ਕੀਤੇ ਉਨਾਂ ਨੇ

ਤੇ ਦਸ ਅਗਸਤ ਦੋ ਹਜ਼ਾਰ ਅਠਾਰਾਂ ਵਿੱਚ ਇਨ੍ਹਾਂ ਨੇ ਪੰਜਾਬੀ film ਡਾਕੂਆਂ ਦਾ ਮੁੰਡਾ ਕੀਤੀ

ਜੋ ਪਹਿਲੀ ਫਿਲਮ ਸੀਗੀ ਇਨ੍ਹਾਂ ਦੀ ਤੇ ਗੀਤ ਇਨ੍ਹਾਂ ਨੇ ਡਾਲਰ launch ਕੀਤਾ ਇਨ੍ਹਾਂ ਨੇ ਡਾਲਰ ਸੀ ਨਾਮ

ਤੇ ਦੋ ਹਜ਼ਾਰ ਸਤਾਰਾਂ ਵਿੱਚ ਮੂਸੇਵਾਲੇ ਨੇ ਆਪਣੇ ਗੀਤ ਸੋ ਹਾਈ ਨਾਲ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਸੀ ਜੋ ਕਿ ਬਿਗ ਬਰਡ ਬਿਗ ਬਰਡ ਨਾਲ ਕਿੱਤਾ ਸੀ ਇਨ੍ਹਾਂ ਨੇ

ਛਿਆਹਠਵਾਂ ਸਥਾਨ ਹਾਸਲ ਕੀਤਾ ਸੀ ਤੇ

album ਦੋ album ਤੋਂ ਬਾਅਦ ਇਨ੍ਹਾਂ ਆਪਣੇ ਗੀਤ ਸੁਤੰਤਰ ਤੌਰ ਤੇ ਗਾਣੇ ਸ਼ੁਰੂ ਕੀਤੇ ਸੀ

ਤੇ ਮਤਲਬ ਉੱਨੀਵੀਂ ਵਿੱਚ ਇਨ੍ਹਾਂ ਦਾ single track ਆਇਆ ਸੀ ਸੰਤਾਲੀ ਕੁਲ ਹਾਂ ਜੀ ਯੂ ਕੇ single chart ਵਿੱਚ launch ਕੀਤਾ ਸੀ ਇਨ੍ਹਾਂ ਨੇ

ਫੇਰ ਦੋ ਹਜ਼ਾਰ ਵੀਹ ਵਿੱਚ ਇਨ੍ਹਾਂ ਨੇ ਮੂਸੇਵਾਲੇ ਦਾ ਜਨਮ ਅਹ ਜਨਮ ਅਹ ਮੂਸੇਵਾਲੇ ਦਾ ਜਿਹੜਾ ਨਾਮ ਸੀ

ਮਤਲਬ ਜਿਹੜੇ top ਦੇ fifty singers ਹੋਣਗੇ ਉਨ੍ਹਾਂ ਦੇ ਵਿੱਚ ਦਰਜ਼ ਹੋ ਗਿਆ ਹੋਣਾ ਨਾ ਹਾਂ ਹਾਂ ਜੀ ਉਹ top ਚ ਸੀ ਨਾ ਹੁਣ ਫੇਰ ਉਨ੍ਹਾਂ ਦਾ ਨਾਮ top ਚ ਆਉਣ ਲੱਗ ਗਿਆ ਅੱਛਾ ਹਾਂ ਮਤਲਬ ਕਾਫੀ ਉਨ੍ਹਾਂ ਦਾ ਹਾਂ ਜਿੱਦਾਂ ਤੁਹਾਡੀ ਗੱਲਾਂ ਸੁਨ ਕੇ ਮੈਨੂੰ ਲੱਗਣ ਹੀ ਡਿਆ ਵਾ ਕਿ ਉਹਨੇਂ ਮਤਲਬ ਕਾਫੀ ਥੋੜੇ ਸਮੇਂ ਦੇ ਵਿੱਚ ਕਾਫੀ ਮਤਲਬ ਵੱਢਾ ਨਾਮ ਕਮਾ ਲਿਆ ਸੀ ਹੈ ਨਾ ਹਾਂ ਹਾਂ ਹਾਂ ਜੀ ਬਹੁਤ ਜਲਦੀ ਕਮਾ ਲਿਆ ਸੀ ਤਾਂ ਹੀ ਤਾਂ ਲੋਕੀ ਸੜ ਮੱਚ ਗਏ

ਪਹਿਲਾਂ ਓਹਨੂੰ ਪਹਿਲਾਂ ਓਹਨੂੰ ਪਤਾ ਸੀ ਨਾ ਕਿ ਓਹਦਾ ਮਰ ਜਾਣਾ ਓਹਨੇ ਮੈਂ ਸੁਣਿਆ ਸੀ ਓਹਨੇ ਮਤਲਬ ਓਹਦੀ ਮੌਤ ਤੋਂ ਪਹਿਲਾ ਹੀ ਥੋੜੇ ਦਿਨ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਹੀ ਮਤਲਬ ਓਹਨੇ ਇੱਕ track ਵੀ ਕੱਢਿਆ ਸੀ ਹੈ ਨਾ ਕਿ ਆ ਜਿੱਦਾਂ

ਹਾਂ ਹਾਂ ਦੋ ਸੌ ਪਚਾਂਨਵੇਂ ਜਿਹਦੇ ਵਿੱਚ ਉਹਨੇਂ ਕਿਹਾ ਸੀ ਵੀ ਮੇਰਾ ਜਵਾਨੀ ਦੇ ਵਿੱਚ ਜਨਾਜਾ ਉੱਠੇਗਾ ਨਾ ਐਦਾਂ ਕੁਝ ਕਰਕੇ ਸੀ ਹਾਂ ਜਨਾਜਾ ਉਠਉਗਾ

ਹਾਂ ਬਿਲਕੁਲ ਬਿਲਕੁਲ ਇਹ ਲਕੀਂਦੇ ਹੁੰਦੇ ਹੈਂ ਨਾ ਕਈ ਗੱਲਾਂ ਜਿਹੜੀਆਂ ਉਹ ਸੱਚ ਹੋ ਜਾਂਦੀਆਂ ਵਾ ਹੋਰ ਇਹਦੇ ਜਿਹੜੇ ਵੀ ਗਾਣੇ ਸੀ ਨਾ ਇਨ੍ਹਾਂ ਦੀ life ਤੇ ਹੀ ਸੀਗੇ ਇਨ੍ਹਾਂ ਨੂੰ ਬੰਦੂਕਾਂ ਦਾ ਬੜਾ ਸ਼ੌਂਕ ਸੀਗਾ ਮਤਲਬ ਕਾਰਾਂ ਦਾ ਗੱਡੀਆਂ ਕਾਰਾਂ ਦਾ ਬਹੁਤ ਸ਼ੌਂਕ ਸੀ ਔਰ ਫਿਰ ਇੱਤੇਫਾਕ ਨਾਲ ਇਨ੍ਹਾਂ ਦੀ ਮੌਤ ਵੀ ਐਦਾਂ ਹੀ ਹੋਈ ਗੱਡੀਆਂ ਕਾਰਾਂ ਦਾ ਸ਼ੌਂਕ ਗੱਡੀ ਵਿੱਚ ਮੌਤ ਹੋਈ ਬੰਦੂਕਾਂ ਦਾ ਸ਼ੌਂਕ ਸੀ ਤਾ ਬੰਦੂਕ ਨਾਲ ਹੀ ਮੌਤ ਹੋਈ ਬਿਲਕੁਲ ਬਿਲਕੁਲ ਤਾਂ ਹੀ ਕਹਿੰਦੇ ਹੈ ਕਿ ਚਲੋ ਹੈ ਨਾ ਕਹਿ ਨਾ ਮੂੰਹ ਚ ਸਵਰ`ਸਰਸਵਤੀ ਬੈਠੀ ਹੁੰਦੀ ਕੋਈ ਨਾ ਕੋਈ ਗੱਲ ਤੇ ਸੱਚ ਹੋ ਹੀ ਜਾਂਦੀ ਹੈ ਹਮ ਉਹ ਤਾਂ ਚਲੋ ਰੱਬ ਦੀ ਮਰਜ਼ੀ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਹਾਂ ਜੀ ਹਾਂ ਜੀ ਚਲੋ ਠੀਕ ਹੈ ਮੈਂ ਨਾ ਤੁਹਾਨੂੰ ਫੇਰ ਜੇ ਮੈਨੂੰ ਹੋਰ ਐਨਾ ਕ ਮੈਂ ਦੇਖਦੀ ਹਾਂ ਓਹਦੇ ਬਾਰੇ ਤੇ ਜੇ ਮੈਨੂੰ ਹੋਰ ਲੋੜ ਹੋਈ ਤੇ ਮੈਂ ਤੁਹਾਨੂੰ ਹੋਰ ਪੁੱਛੂਗੀ ਬਾਅਦ ਵਿੱਚ ਉਨ੍ਹਾਂ ਬਾਰੇ ਠੀਕ ਹੈ ਹਾਂ ਜੀ ਚਲੋ ਕੋਈ ਨਹੀਂ thank you okay ਜੀ okay ਵਿੱਚ ਧੁੰਦ ਬਹੁਤ ਗਾੜੀ ਸੀ ਬਿਲਕੁਲ ਸਾਹਮਣੇ ਖੜਾ ਬੰਦਾ ਵੀ ਵਿਖਾਈ ਨਹੀਂ ਸੀ ਦਿੰਦਾ, ਇੱਥੇ ਤਾਂ ਹਵਾ ਵੀ ਕਾਫ਼ੀ ਤੇਜ਼ ਸੀ ਉਞ ਲੀੜੇ ਤਾਂ ਵੀ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 ਉਸਦੇ ਉੱਪਰ ਕੁੜਤਾ ਉਪਰੋਂ ਸਵੈਟਰ ਤੇ ਸਭ ਤੋਂ ਉੱਪਰ ਕੋਟ ਬਸ ਇੰਨਾ ਸੀ ਕਿ ਸਵੈਟਰ ਤੋਂ ਦੋ ਤਿੰਨ ਥਾਵਾਂ ਤੋਂ ਫਟ ਗਿਆ ਸੀ ਉਸ ਤੇ ਵਿੱਚ ਵੱਡੇ ਵੱਡੇ ਮਗੋਰੇ ਵੀ ਹੋ ਗਏ ਸਨ ਕੋਟ ਉਞ ਤਾਂ ਚੰਗਾ ਸੀ ਪਰ ਤੋਂ ਫਟਿਆ ਸਕਣ ਦੀ ਯੋਗਤਾ ਮਨੁੱਖੀ ਨਸ਼ਲ ਲਈ ਕੁਦਰਤ ਵੱਲੋਂ ਬਖ਼ਸਿਆ ਵਿੱਚ ਵਰਦਾਨ ਹੈ ਅਤੇ ਜਾਨਵਰ ਜਾਤ ਵਿੱਚੋਂ ਇਹ ਤੋਹਫ਼ਾ ਮਨੁੱਖ ਦੇ ਹੀ ਹਿੱਸੇ ਆਇਆ ਹੈ ਉਞ ਜਾਨਵਰ ਦੀ ਵੱਖ ਵੱਖ ਤਰ੍ਹਾਂ ਦੀਆਂ ਆਵਾਜ਼ਾਂ ਤੇ ਹਰਕਤਾਂ ਦੁਆਰਾ ਆਪਣੀਆਂ ਭਾਵਨਾਵਾਂ ਦਾ ਸੰਚਾਰ ਕਰਦੇ ਹਨ। ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਜ਼ਿੰਦਗੀ ਦਾ ਇੱਕੋ ਅਟੁੱਟ ਅੰਗ ਹੈ, ਆਪਸੀ ਗੱਲਬਾਤ ਕਰਨ ਦੋ ਤੋਂ ਬਿਨਾਂ ਜ਼ਿੰਦਗੀ ਖੜੇ ਪਾਣੀ ਵਾਂਗ ਹੈ ਤੁਸੀਂ ਕਿਵੇਂ ਗੱਲਬਾਤ ਕਰਦੇ ਹੋ ਜਾਣੀ ਜਾਣੀ ਤੁਹਾਡਾ ਗੱਲ ਕਰਨ ਦਾ ਅੰਦਾਜ਼ ਤੇ ਲਹਿਜ਼ਾ ਕਿਹੋ ਜਿਹਾ ਹੈ? ਇਸ ਵਿ~ ਇਸਦਾ ਤੁਹਾਡੇ ਸਮਾਜਿਕ ਜੀਵਨ ਤੇ ਸਿੱਧਾ ਪ੍ਰਭਾਵ ਪੈਂਦਾ ਹੈ ਕਿਉਂਕਿ ਬੋਲ ਬਾਣੀ ਤੁਹਾਡੇ ਪੂਰੇ ਆਪਣੇ ਹੀ ਉਘਾੜਦੀ ਹੈ, ਇਸ ਬਾਰੇ ਕੋਈ ਦੋ ਰਾਵਾਂ ਲਈ ਨਹੀਂ ਕਿ ਤੁਹਾਡੀਆਂ ਅਸਫ਼ਲਤਾਂ ਅਤੇ ਅਸਫ਼ਲਤਾਵਾਂ ਦਾ ਤੁਹਾਡੀ ਬੋੋਲ ਬਾਣੀ ਨਾਲ ਸਿੱਧਾ ਸੰਬੰਧ ਹੈ ਗੱਲ ਬਾਤ ਰਾਹੀਂ ਕਈ ਸਮੱਸਿਆਵਾਂ ਹੱਲ ਹੁੰਦੀਆਂ ਹਨ ਅਤੇ ਸਭ ਤੋਂ ਵੱਧ ਦਿਮਾਗੀ ਭਾਰ ਹੋਲਾ ਹੁੰਦਾ ਹੈ ਇਹੋ ਕਾਰਨ ਹੈ ਕਿ ਵਿਚਾਰਾਂ ਦੇ ਲੈਣ ਦੇਣ ਦਾ ਨਾਲ ਮਨੁੱਖ ਆਪਣੇ ਆਪ ਨੂੰ ਹਲਕਾ ਫੁਲਕਾ ਮਹਿਸੂਸ ਕਰਦਾ ਹੈ ਮਨੋਵਿਗਿਆਨ ਦੱਸਦਾ ਹੈ ਕਿ ਇੱਕ ਦੂਜੇ ਕੋਲ ਆਪਣੇ ਮਨ ਦੀ ਖੁਦੀ ਖੋਲਣ ਨਾਲ ਮਾਨਸਿਕ ਤਣਾਅ ਤੋਂ ਰਾਹਤ ਮਿਲਦੀ ਹੈ ਕਿਉਂਕਿ ਇਸ ਨਾਲ ਮਨੁੱਖ ਦੀ ਕੁੱਝ ਸਮੱਸਿਆਵਾਂ ਉੱਤੇ ਆਮ ਵਿਅਕਤੀ ਤੌਰ ਤੇ ਕਿਸੇ ਮਾਨਸਿਕ ਉਲਝਣ ਦਾ ਸ਼ਿਕਾਰ ਹੁੰਦਾ ਹੈ ਅਜਿਹਾ ਵਿਅਕਤੀ ਸੁਭ~ ਸੁਭਾਵਕ ਹੀ ਆਪਣੇ ਆਲੇ ਦੁਆਲੇ ਵਿਆਕੁਲ ਕਰਨ ਲਈ ਚੁੱਪ ਦਾ ਮਾਹੌਲ ਪੈਦਾ ਕਰਦਾ ਹੈ ਜਦੋਂ ਕਿ ਅੱਛੀ ਤਰ੍ਹਾਂ ਗੱਲਬਾਤ ਕਰਨ ਦੇ ਸਲੀਕੇ ਤੋਂ ਵਾਕਫ਼ ਵਿਅਕਤੀ ਦੀ ਸਖ਼ਸੀਅਤ ਵਿੱਚ ਚਮਕੀ ਖਿੱਚ ਹੁੰਦੀ ਹੈ ਉਹ ਆਪਣੇ ਆਲੇ ਦੁਆਲੇ ਦੀਆਂ ਵਰਗੀਆਂ ਖਿਲਾਰਦਾ ਹੈ।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 ਆਪਣੀ ਗੁਲਾਮੀ ਦਾ ਅਨੁਭਵ ਹੋਇਆ ਸਿੱਟਾ ਇਹ ਹੋਇਆ ਕਿ ਭਾਰਤੀਆਂ ਨੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਯਤਨ ਆਰੰਭ ਕਰ ਦਿੱਤਾ।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

ਲੰਮੇ ਸੰਘਰਸ਼ ਤੋਂ ਬਾਅਦ ਅੰਤ ਪੰ~ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਵੀ ਭਾਰਤ ਆਜ਼ਾਦ ਹੋਇਆ ਦੇਸ ਦੀ ਆਜ਼ਾਦੀ ਲਈ ਵੱਖ ਵੱਖ ਧਰਮਾਂ ਜਾਤਾਂ ਤੇ ਲੋਕਾਂ ਦੇ ਲੋਕਾਂ ਨੇ ਸਾਂਝੇ ਰੂਪ ਵਿੱਚ ਕੁਰਬਾਨੀਆਂ ਦਿੱਤੀਆਂ, ਰਾਸ਼ਟਰੀ ਪੱਧਰ ਤੇ ਪੰਦਰਾਂ ਅਗਸਤ ਦਾ ਪੂਰਬ ਦਿੱਲੀ ਵਿਖੇ ਗੁਰੂ ਜੀ ਨੇ ਕੌਮ ਅਤੇ ਧਰਮ ਲਈ ਕੁਰਬਾਨੀ ਦੀ ਭਾਵਨਾ ਦੀ ਪ੍ਰੀਖਿਆ ਲੈ ਕੇ ਪੰਜ ਪਿਆਰਿਆਂ ਦੀ ਚੌਣ ਤੇ ਕੀਤੀ, ਇਹਨਾਂ ਦਾ ਸੰਬੰਧ ਵੱਖ ਵੱਖ ਜਾਤਾਂ ਨਾਲ ਸੀ ਗੁਰੂ ਜੀ ਨੇ ਇਹਨਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਇਹਨਾਂ ਤੋਂ ਆਪ ਛਕਿਆ, ਇਸ ਤਰ੍ਹਾਂ ਉਹਨਾਂ ਆਪਾਂ ਗੁਰਚੇਲਾ ਤੇ ਸੱਚ ਸ~ ਸਾਬਿਤ ਕੀਤਾ।